ਤੇ ਠੀਕ ਪੈਸੇ ਲੈਣੀ ਆ ਠੀਕ ਆ ਮੇਰੇ ਮੁੰਡੇ ਦਾ ਵੀ ਕਰਾਦੀ ਫਿਰ ਆਹੋ ਤੇ ਰਿਸ਼ਤੇ ਵੀ ਵੇਖੀ ਕਿਤੇ ਕਿਨ੍ਹੇ ਕਿਨ੍ਹੇ ਵਧੀਆ ਵਾ। ਮੇਰੇ ਮੁੰਡੇ ਦਾ ਵੀ ਮੈ ਕਿਹਾ ਕਰਾਦੇ ਫਿਰ ਕੁੜੀ ਕੋਈ ਨਰਸ ਨੁਰਸ ਹੋਵੇ। ਕੋਈ ਨਹੀਂ ਕਰਾਦੂਗੀ ਮੁੰਡਾ ਕੀ ਕੰਮ ਕਰਦਾ ਤੇਰਾ? ਮੁੰਡਾ ਮੁੰਡਾ ਫੌਜੀ ਓ

ਠੀਕ ਆ ਵਧੀਆ ਠੀਕ ਆ ਅਜੇ ਤੇ ਡਿਊਟੀ ਤੇ ਰਹਿੰਦਾ ਚਵੀ ਘੰਟੇ ਆ ਆਹੋ ਫੌਜੀ ਆ

ਹਾਇਟ ਹੂਇਟ ਵੀ ਵਾਵਾ ਹੀ ਆਹੋ ਲੰਬੀ ਹਾਇਟ ਉਹਦੀ ਤੈਨੂੰ ਪਤਾ ਈਆ ਸੁੱਖ ਨਾ ਗੱਭਰੂ ਜਵਾਨ ਹੀ ਤੂੰ ਤੇ ਮੈਨੂੰ ਦਸਿਆ ਨਹੀਂ ਭੈਣੇ

ਮੈਨੂੰ ਅੜੀਏ ਚੇਤਾ ਜਾ ਭੁੱਲ ਗਿਆ ਥੋੜੇ ਕਾ ਦਿਨ ਹੋਏ ਦਸ ਕ ਦਿਨ ਹੋਏ ਆ ਹੁਣੇ ਹੋਇਆ ਵਾ ਭਰਤੀ। ਅੱਛਾ ਅੱਛਾ ਉਹ ਫੋਨ ਵੀ ਨਹੀਂ ਨਾ ਕੀਤਾ ਕਿਨ੍ਹੇ ਦਿਨ ਮੇਰਾ ਫੋਨ ਖਰਾਬ ਹੋਗਿਆ ਹੀ।

ਸਪਨਾ ਨੂੰ ਪਤਾ ਸਪਨਾ ਨੇ ਨਹੀਂ ਦਸਿਆ ਆਹੋ ਹੋਰ ਨਿੱਕਾ ਈਆ ਤੂੰ ਹਲੇ ਇਹਦੇ ਦੇ ਇਹਦੇ ਦਾ ਕਰਵਾਦੇ। ਕੋਈ ਨਹੀਂ ਕਰਾਉਗੀ ਮੈ ਆਉਣਾ ਕਿਹੇ ਦਿਨ ਤੁਹਾਡੇ ਪਿੰਡ ਵੀ ਇਹਨਾਂ ਦੇ ਪਿੰਡ ਵੀ ਜਾਣਾ ਵਾ।

ਨਾ ਇਹਨੇ ਕਿੱਥੋਂ ਮੇਰੇ ਨਾ ਗੱਲ ਕੀਤੀ। ਅੜੀਏ ਮੇਰਾ ਨਾ ਫੋਨ ਖਰਾਬ ਹੋਗਿਆ ਈ ਤੇ ਕਿਨ੍ਹੇ ਦਿਨ ਹੋ ਚਲੇ ਫੋਨ ਈ ਨਹੀਂ ਕੀਤਾ ਮੈ। ਅੱਛਾ ਮੇਰਾ ਵੀ ਹੋਗਿਆ ਹਾਡੇ ਦੋਵਾਂ ਦਾ ਇਕੱਠਿਆਂ ਦਾ ਨਹੀਂ ਮੇਰਾ ਤੇ ਡਿੱਗ ਪਿਆ ਹੀ ਤੇ ਉਹ ਟੁੱਟ ਗਿਆ ਹੀ ਓ ਤੇ ਐੱਸ ਕਰਕੇ ਫਿਰ ਕਦੀ ਇਹ ਖਰਾਬ ਹੋ ਜਾਂਦਾ ਕਦੀ ਰਿਚਾਰਜ ਇਹਦੇ ਚੋ ਖਤਮ ਹੋ ਜਾਂਦਾ।

ਹੋਰ ਸੁਣਾ ਤੂੰ? ਰਿਚਾਰਜ ਪੱਕਾ ਈ ਮੋਦੀ ਨੂੰ ਕਹਿ ਹਾਂ ਕਰਾਦੇ।

ਕਹੀ ਮੈ ਰਿਸਤੇ ਕਰਾਉਣੀ ਆ। ਆਹੋ ਮੈਂ ਤਾਹ ਕੇਜਰੀਵਾਲ ਨੂੰ ਕਹਾਂਗੀ ਜਦੋ ਵੋਟਾਂ ਲੈਣ ਆ ਜਾਂਦੇ ਆ। ਆਹੋ ਆਖੀ ਮੈਨੂੰ ਮੈਰਿਜ ਬਿਊਰੋ ਖੋਲ ਕੇ ਦੇਦੇ ਮੈ ਰਿਸ਼ਤੇ ਕਰਵਾਉਣੀ ਆ ਤੇ ਰਿਚਾਰਜ ਕਰਵਾਦਿਆ ਕਰੋ। ਨਹੀਂ ਤੇ ਕਹਿ ਸਿੱਧੇ ਅਕਾਊਂਟ ਚ ਪੈਸੇ ਪਾ ਦਿਆ ਕਰੋ ਰਿਚਾਰਜ ਮੈ ਆਪੇ ਕਰਾਲੂ ਆਹੋ ਹੋਰ ਸੁਣਾ ਫਿਰ ਨਹੀਂ ਦਸ ਪੈਸੇ ਰਿਸ਼ਤਿਆਂ ਦੇ ਤੂੰ ਲੈਣੀ ਸਪਨਾ ਗੱਲ ਵੇਖ ਸੁਣ ਹੈਂ। ਆਹੋ ਰਿਚਾਰਜ ਅਹੇ ਮੁੱਕ ਜਾਂਦਾ ਵਾ।

ਆਹੋ ਕੋਈ ਨਹੀਂ ਪਾਦਾਗੇ ਤੈਨੂੰ ਮੁੰਦਰੀ।

ਲੈ ਕਿਨ੍ਹੇ ਦੀ ਪਵਾਉਗੀ ਰਮਨ ਹਾਂ ਅੱਧੇ ਤੋਲੇ ਦੀ ਪਾਦਾਗੇ ਕੇ ਬੜੀ ਆ ਤੀਹ ਕ ਹਜ਼ਾਰ ਰੁਪਏ ਦੀ। ਲੈ ਅੱਧੇ ਤੋਲੇ ਦੀ ਪਵਾ ਪੰਜ ਛੇ ਤੋਲਿਆ ਦੀ ਕੇ ਪੰਜ ਛੇ ਤੋਲੇ, ਵੋਹਟੀ ਨੂੰ ਰਹਿਣ ਦਾ ਗੇ ਫਿਰ ਇਹਨੂੰ ਈ ਪਾਦਾਗੇ ਸਾਰਾ ਲੈ ਵੋਹਟੀ ਨੂੰ ਵੀ ਵੇਖੀ ਜਾਉਗੀ ਵੋਹਟੀ ਨੂੰ ਵੀ ਪਾ ਦਿਓ ਇੱਕ ਕਹਿ ਮੈ ਰਿਸ਼ਤਾ ਇਹਨਾਂ ਵਧੀਆ ਕਰਾਉਣਾ ਵਾ ਤੇ ਫਿਰ ਆ ਬਣਦੀ ਤਾ ਹੈ ਈਆ ਪੈਠ ਹਜ਼ਾਰ ਨੂੰ ਤੋਲਾ

ਸਪਨਾ ਪੈਠ ਹਜ਼ਾਰ ਨੂੰ ਤੋਲਾ ਈਓ।

ਚਲ ਕੋਈ ਗੱਲ ਨਹੀਂ ਫਿਰ ਕੀ ਆ। ਤੂੰ ਤੇ ਕਿਤੇ ਤੋਲੇ ਵੇਖਣ ਦੀ ਲੋਕੀ ਤੇ ਉਸੇ ਵੇਲੇ ਪਵਾ ਦਿੰਦੇ ਆ। ਦੋਵਾਂ ਤੋਲਿਆ ਦੀ ਬਣਾਦੀ ਹੈਨਾ ਮਲਿਕਾ ਆਹੋ ਚਲ ਇਹਨੀ ਕਾ ਚਲ ਬੜੀ ਆ ਫਿਰ ਇੱਕ ਲੱਖ ਦੀ ਇੱਕ ਆ ਡੇਢ ਲੱਖ ਦੀ

ਫਿਰ ਬੰਦਾ ਵਿਆਹ ਵਿਉਹ ਨਾ ਕਰੇ ਫਿਰ ਬੰਦਾ ਵਿਚੋਲੇ ਨੂੰ ਪਾ ਦੇ ਤੇ ਕੁੜੀ ਲੈ ਆਵੇ ਇਹਦਾ ਈ। ਹੈਂ ਕਹਿ ਜਿਹੜੀ ਕੁੜੀ ਤੁਹਾਨੂੰ ਲਿਆ ਕੇ ਦੇਣੀ ਆ ਓਹਨੂੰ ਨੌਕਰੀ ਕਰਦੀ ਵਾਧੂ ਪੈਸੇ ਓਹਨੇ ਤੁਹਾਨੂੰ ਡੇਢ ਲੱਖ ਤੇ ਕਈ ਲੱਖ ਕਮਾ ਕੇ ਦੇਣੇ

ਕਰਦਾ ਤੇ ਹੈ ਆ ਪਰ ਫਿਰ ਵੀ ਦੋਵੇ ਪਾਸਿਓਂ ਆ ਜਿਆ ਕਰਨੇ ਤੁਹਾਨੂੰ ਪੈਸੇ।

ਤੇ ਫਿਰ ਕਹਿ ਤੂੰ ਦੋ ਲੱਖ ਦੀ ਮੁੰਦਰੀ ਨਹੀਂ ਬਣਾ ਕੇ ਦੇ ਸਕਦੀ। ਚਲ ਠੀਕ ਆ ਬਣਾ ਦਾ ਗੇ ਕੋਈ ਨਹੀਂ

ਅੱਛਾ ਰਿਸ਼ਤੇ ਕਰਾਉਣੇ ਸਗੋਂ ਵਧੀਆ ਵਾ ਪੈਸੇ ਆ ਜਾਂਦੇ ਬੈਠੇ ਬਿਠਾਇਆ ਘਰ ਈ ਨਾਲੇ ਵਿਆਹ ਵੇਖ ਆਈ ਦਾ

ਆਹੋ ਮੈ ਜਦੋ ਜਾਣੀ ਆ ਵਾਵਾ ਪਕੌੜੇ ਪਕੁੜੇ ਖਾਨ ਨੂੰ ਮਿਲ ਜਾਂਦੇ ਆ। ਬੈੱਗ ਵੱਡਾ ਈ ਖਰਨੀ ਪਕੌੜੇ ਪਕੁੜੇ ਪਾਉਣ ਨੂੰ। ਲੈ ਉਹ ਪਾ ਦਿੰਦੇ ਆ ਕੇ ਫਿਰ ਲੈ ਕੇ ਆ ਜਾਈਦੇ ਘਰ ਨਾਲੇ ਨਿਆਣਿਆਂ ਨੂੰ ਦੇ ਦੇਈ ਦੇ

ਲਿਫਾਫੇ ਰੱਖ ਲੈਂਦੀ ਹੋਣੀ ਆ ਨਾ ਵਾਵਾ ਈ ਪੰਜ ਛੇ ਵਰੇਟੀਆ ਪਾਉਣ ਨੂੰ ਵਰੇਟੀਆ ਉੱਥੇ ਅਲਗ ਅਲਗ ਲਾਈਆ ਹੁੰਦੀਆਂ ਉਹਨਾਂ ਨੇ ਤੇ

ਫਿਰ ਟਿਫਨ ਨਾ ਕਿੱਥੇ ਸਰਨਾ ਫਿਰ ਤੇ ਲਿਫਾਫੇ ਈ ਚਲਣ ਗੇ। ਰੰਗ ਬਿਰੰਗੇ ਸਟਾਲ ਲੱਗੇ ਹੁੰਦੇ।

ਨੀ ਤੂੰ ਉਹਦਾ ਈ ਆ ਜਾਈ ਰਿਸ਼ਤੇ ਤੋਂ ਬਿਨਾ ਈ ਤੈਨੂੰ ਪਕੌੜੇ ਕਡ ਕੇ ਪਾਦਾਗੇ ਲਿਫਾਫੇ ਚ

ਹੋਰ ਸਹੀ ਗੱਲ ਆ ਆਲੂ ਬਰੈੱਡ ਕੱਢਾਗੇ ਨਾਲ ਕਿਤੇ ਪਾਲਕ ਪਨੀਰ ਵਾਲੇ ਪਕੌੜੇ ਕੱਢਾਗੇ ਜਿਆਦਾ ਪਕੌੜੇ ਖਵੋਨੇ ਤੇ ਲਾਡੀ ਨੂੰ ਲੈ ਜਾਇਓ ਕਿਹੜੀ ਲਾਡੀ ਵੇਖਲਾ ਤੇਰਾ ਕਿੰਨਾ ਉਹ ਹੋਣ ਦੀ ਇੱਜ਼ਤ ਹੋਣ ਦੀ ਤੇ ਆ ਜੀ ਹੁਣ ਆਉਗੀ ਆਉਣਾ ਕਿਉਂ ਨਹੀਂ ਆ। ਸਪਨਾ ਦੀ ਮਾਈ ਨੂੰ ਮਿਲ ਜੀ ਜਦੋ ਮੈ ਆਵਾ ਭਾਵੇ ਪਾਣੀ ਦਾ ਘੁੱਟ ਨਾ ਪੁੱਛਣ ਆਹੋ ਤੇ ਵੇਖਲਾ ਇਹਨੇ ਤੈਨੂੰ ਕਿਨ੍ਹੇ

ਇਹਨਾਂ ਤੇਰੀ ਕਿਤੇ ਇੱਜ਼ਤ ਕਰੀ ਦੀਆ ਤੂੰ ਤੇ ਹੁਣ ਨਾ ਆਵੀ ਸਾਡੇ ਕੋ ਹੁਣ ਜਿਹੜੀ ਕਰਨੀ ਉਹਨਾਂ ਓਵੀ ਨਹੀਂ ਓ ਕਰਨੀ।

ਰਿਸ਼ਤਾ ਤੇ ਹੋ ਈ ਜਾਣਾ ਵਾ।

ਆ ਹੁਣ ਤੇ ਵਰੇਟੀਆ ਪਾਊਗੀ

ਇਹ ਤਾ ਨਰਸ ਕਹਿਣ ਦੀ ਆ। ਨਰਸ ਲਿਆਉਣੀ ਕੇ ਫੌਜਣ ਲਿਆਉਣੀ ਆ। ਨੱਥ ਲਿਯਾਦੇਂਗੇ

ਦੋ ਦੋ ਕੰਮ ਕਰਨੇ ਉਹਨੇ ਇੱਕ ਫੌਜੀ ਵਾਲਾ ਤੇ ਇੱਕ ਨਰਸ ਵਾਲਾ

ਚੰਗਾ hello

ਬਸ ਮੈਂ story ਅਹ ਲਿਖ ਰਹੀ ਸੀ ਮਤਲਬ ਪੜ੍ਹ ਰਹੀ ਸੀ ਨਾਲ ਲਿਖਿਆ ਲਿਖਣਾ ਵੀ ਆ ਮੈਨੂੰ ਹਾਂ ਤੇ ਮੈਂ ਸੋਚਿਆ ਤੁਹਾਡੇ ਨਾਲ ਹੀ discuss ਕਰ ਲਵਾਂ ਰੋਮੀਓ ਅਤੇ ਹਾਂਜੀ ਰੋਮੀਓ ਅਤੇ ਜੂਲੀਅਟ ਬਾਰੇ ਹਾਂਜੀ ਰੋਮੀਓ ਅਤੇ ਜੂਲੀਅਟ ਅਹ ਵਿਲੀਅਮ ਸ਼ੇਕਸਪੀਅਰ ਦੁਆਰਾ ਆਪਣੇ ਅਹ ਕੈਰੀਅਰ ਦੇ ਸ਼ੁਰੂ ਵਿੱਚ ਝਗੜੇ ਵਾਲੇ ਪਰਿਵਾਰ ਅਤੇ ਦੋ ਇਤ ਅਹ ਇਤਾਲਵੀ ਨੌਜਵਾਨ ਵਿਚਕਾਰ ਰੋਮਾਂਸ ਬਾਰੇ ਲਿਖਦਾ ਅਹ ਲਿਖਿਆ ਇੱਕ ਦੁਖਾਂਤ ਅਤੇ ਦੁਖਾਂਤ ਹੈ। ਇਹ ਸ਼ੇਕਸਪੀਅਰ ਦੇ ਜੀਵਨ ਨਾਲ ਅਹ ਕਾਲ ਦੌਰਾਨ ਸਭ ਤੋਂ ਪ੍ਰਸਿੱਧ ਨਾਟਕਾਂ ਵਿੱਚੋਂ ਇੱਕ ਸੀ ਤੇ ਇਸਦੇ ਹੈਲਮਟ ਹੈਮਲੇਟ ਦੇ ਨਾਲ, ਉਸਦੇ ਸਭ ਤੋਂ ਵੱਧ ਅਕਸ ਅਹ ਅਕਸਰ ਕੀਤੇ ਗਏ ਨਾਟਕਾਂ ਵਿੱਚੋਂ ਇੱਕ ਹੈ ਤੇ ਅੱਜ ਸਿਰਲੇਖ ਦੇ ਪਾਤਰ ਅਹ ਪਾਤਰਾਂ ਨੂੰ ਪੁਰਾਤਨ ਅਹ ਨੌਜਵਾਨ ਪ੍ਰੇਮੀ ਮੰਨਿਆ ਜਾਂਦਾ ਹੈ।

ਕਹਾਣੀ ਅਧਾਰਿਤ ਹੈ ਤੇ ਇਹ ਪੰਦਰਾਂ ਸੌ ਬਾਹਠ ਦੇ ਵਿੱਚ ਆਰਥਰ ਬਰੁਕ ਦੁਆਰਾ ਪਦੇ ਪਦ ਦੇ ਰੋਮੀਸ ਅਤੇ ਜੂਲੀਅਟ ਦੇ ਸਾ ਸਦੀ ਦੇ ਰੂਪ ਵਿੱਚ ਅਨੁ ਅਨੁਵਾਦਿਦ ਕੀਤਾ ਤੇ ਉਹਨਾਂ ਨੇ ਅਹ ਪੰਦਰਾਂ ਸੌ ਸਤੱਤਰ ਦੇ ਵਿੱਚ ਦੇ the palace of pleasure ਦੇ ਵਿਲੀਅਮ ਪੇਂਟਰ ਦੁਆਰਾ ਗਦ ਵਿੱਚ ਫਿਰ ਲਿਖਿਆ ਤੇ ਤੇ ਇਹਨਾਂ ਨੇ ਸ਼ੇਕਸਪੀਅਰ ਦੇ ਦੌਰਾ ਦੋਨਾਂ ਭਾਰੀ ਉਧਾਰ ਲੀਤੇ ਤੇ ਉਹ ਲੇਕਿਨ ਉਹਨਾਂ ਨੇ ਵੀ ਵਿਸਤਾਰ ਕੀਤਾ। ਕਈ ਸਹਾਇਤਕਾਰ ਤੋਂ ਵਿਸ਼ੇਸ ਰੂਪ ਵਿੱਚ ਮਰਕੁਟੀਓ ਔਰ ਪੈਰਿਸ ਦੀ ਵਿਕਸਤ ਕਰਕੇ ਪਲਾਟ ਮੰਨਿਆ ਜਾਂਦਾ ਹੈ ਕੀ ਪੰਦਰਾਂ ਸੌ ਇਕਾਨਵੇਂ ਦੇ ਵਿੱਚ ਪੰਦਰਾਂ ਸੋ ਪਚਾਨਵੇਂ ਦੇ ਵਿੱਚ ਲਿਖਿਆ ਗਿਆ ਸੀਗਾ, ਤੇ ਉਹਨਾਂ ਨੇ ਨਾਟਕ ਪਹਿਲੀ ਵਾਰ ਉੱਨੀ ਪੰਦਰਾਂ ਸੌ ਸਤਾਨਵੇਂ ਦੇ ਵਿੱਚ ਇੱਕ ਕੁਆਰਟ ਕੁਆਟਰ ਸੰਸਕਰਣ ਦੇ ਵਿੱਚ ਪ੍ਰਕਾਸ਼ਿਤ ਕੀਤਾ ਹੋਇਆ ਸੀ ਤੇ ਹਾਲਾਂਕਿ, ਪਹਿਲਾਂ ਹੀ ਕੁਆਟਰ ਅਹ ਸੰਸਕਰਣ ਅਤੇ ਪਾਠ ਖਰਾਬ ਖਰਾਬ ਗੁਣਵਤਾਓਂ ਦਾ ਕੀਤਾ ਤੇ ਉਹਨਾਂ ਨੇ ਬਾਅਦ ਵਿੱਚ ਸੰਸਕਰਣਾਂ ਦੇ ਪਾਠ ਸ਼ੇਕਸਪੀਅਰ ਦੇ ਮੂਲ ਦੇ ਨਾਲ ਅਧਿਕ ਬਾਰੀਕੀ ਦੇ ਸੇ ਅਹ ਸੰਖੇਤਿਤ ਕਰਨ ਦੇ ਲਈ ਸਹੀ ਕੀਤਾ ਸੀਗਾ ਹਾਂਜੀ ਤੇ ਸ਼ੇਕਸਪੀਅਰ ਦੀ ਅਹ ਕਾਵਿਕ ਨਾਟਕੀ ਬਣਤਰ ਦੀ ਵਰਤੋਂ ਦੀ ਉਸ ਦੇ ਨਾਟਕੀ ਹੁਨਰ ਦੀ ਸ਼ੁਰੂਆਤੀ ਨਿਸ਼ਾਨੀ ਵਜੋਂ ਪ੍ਰਸ਼ੰਸਾ ਕੀਤੀ ਗਈ ਹੈ ਤੇ ਨਾਟਕ ਵੱਖ-ਵੱਖ ਯਾਤਰਾਂ ਨੂੰ ਵੱਖੋ-ਵੱਖਰੇ ਕਾਵਿ ਰੂਪ ਦਾ ਵਰ ਅਹ ਵਰਣਨ ਕਰਦਾ ਹੈ ਤੇ ਕਈ ਅਹ ਕਵੀ ਅਹ ਵਾਰ ਕਈ ਵਾਰ ਦੇ ਵਿਕਾਸ ਦੇ ਰੂਪ ਵਿੱਚ ਰੂਪ ਬਦਲਦਾ ਹੈ। ਰੋਮੀਓ, ਉਦਾਹਰਨ ਲਈ, ਨਾਟਕ ਦੇ ਦੋ ਅਹ ਦੌਰਾਨ ਸੋਨੇਟ ਵਿੱਚ ਵਧੇਰੇ ਨਿਪੁੰਨ ਹੁੰਦਾ ਹੈ। ਹਾਂਜੀ ਜਿਵੇਂ ਰੋਮੀਓ ਜੂਲੀਅਟ ਦੇ ਮਨ ਚ ਫਿਲਮ, ਸੰਗੀਤ ਔਰ ਓਪੇਰਾ ਸਥਾਨਾਂ ਦੇ ਲਈ ਕਈ ਵਾਰ ਉਪਾਦਿਤ ਕੀਤਾ ਗਿਆ ਹੈ। ਅੰਗਰੇਜ਼ੀ ਦੇ ਬਹਾਲੀ ਦੌਰਾਨ, ਵਿਲੀਅਮ ਅਹ ਵੇਨੈਂਟ ਦੁਆਰਾ ਪੁਰਜਨੀਵਿਤ ਔਰ ਭਾ ਅਹ ਔਰ ਭਾਰੀ ਸੰਸ਼ੋਧਿਤ ਕੀਤਾ ਗਿਆ ਸੀ। ਡੇਵਿਡ ਗੇ ਅਹ ਗੈਰਿਕ ਨੇ ਅਠਾਰਵੀਂ ਸ਼ਤਾਬਦੀ ਦੇ ਵੀ ਸ਼ਤਾਬਦੀ ਦੇ ਵਿੱਚ ਕਈ ਦ੍ਰਿਸ਼ਾਂ ਨੂੰ ਸੰਸ਼ੋਧਿਤ ਕੀਤਾ ਸੀ, ਉਸ ਸਮੇਂ ਅਸ਼ਲੀਲ, ਅਸਮਝਿਤ ਜਾਣ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਗਿਆ, ਜਾਰਜ ਬੇਂਡਾ ਦੇ ਰੋਮੀਓ ਔਰ ਜੂਲੀਅਟ ਨੇ ਬਹੁਤ ਹੀ ਕਾਰਾ ਕਾਰਵਾਈ ਛੋੜ ਦਿੱਤੀ ਗਈ

ਸਥਾ ਅਹ ਸਥਾਪਿਤ ਕੀਤਾ ਔਰ ਅਧਿਕ ਯਥਾਰਥਵਾਦ ਦੇ ਵਿੱਚ ਧਿਆਨ ਕੇਂਦ੍ਰਿਤ ਕੀਤਾ। ਜੌਨ ਗਿਲਗੁਡ ਦਾ ਉੱਨੀ ਸੌ ਪੈਂਤੀ ਦੇ ਵਿੱਚ ਸੰਸਕਰਣ ਅਹ ਸ਼ੇਕਸਪੀਅਰ ਦੇ ਪਾਠ ਜਿਹੜੇ ਪਾਠ ਵਿੱਚ ਬਹੁਤ ਹੀ ਕਰੀਬ ਹੋਇਆ ਤੇ ਓਹਦਾਂ ਦੇ ਨਾਟਕ ਨੂੰ ਉੱਚਾ ਕਰਨ ਦੇ ਲਈ ਅਲਿਜ ਅਹ ਅਲਿਜ਼ਾਬੇਟਨ ਦੇ ਵੇਸ਼ਭੂਸ਼ਾ ਦੇ ਵਿੱਚ ਮਨਚਨ ਦਾ ਉਪਯੋਗ ਕੀਤਾ ਉਨ ਵੀਹ ਵੀਂ ਸ਼ਤਾਬਦੀ ਤੋਂ ਇਕੀਵੀਂ ਸਦੀ ਤੱਕ ਨਾਟਕ ਔਰ ਜਾਰਜ ਕੁਕੋਰ ਦੇ ਉੱਨੀ ਸੌ ਛੱਤੀ ਦੀ ਫਿਲਮ ਰੋਮੀਓ ਐਂਡ ਜੂਲੀਅਟ ਦੇ ਫ੍ਰੈਂਕੋ ਜ ਅਹ ਅਹ ਜੇਰੀਲੀ ਅਹ ਜ਼ੇਫਿਰੇਲੀ ਦੀ nineteen sixty eight ਵਿੱਚ ਫਿਲਮ ਰੋਮੀਓ ਔਰ ਜੂਲੀਅਟ ਦੇ ਰੁਪਾਮੰਤ੍ਰ ਕੀਤਾ ਗਿਆ ਤੇ ਇਹ ਵਿਭਿੰਨ ਰੂਪਾਂ ਦੇ ਵਿੱਚ ਰੁਪਾ ਅਹ ਰੂਪਾਂਤਰਿਤ ਕੀਤਾ ਗਿਆ ਰੂਪਾਂਤਰਿਤ ਕੀਤਾ ਗਿਆ ਜਿਹਦੇ ਵਿੱਚ ਬਾਜ਼ ਲ ਅਹ ਲੁਹਰਮਨ ਦੇ nineteen ninety-six ਦੇ ਵਿੱਚ ਫਿਲਮ ਰੋਮੀਓ ਪਲੱਸ ਜੂਲੀਅਟ ਔਰ ਹਾਲ ਦੇ ਵਿੱਚ nineteen ninety-six ਦੇ ਵਿੱਚ ਫਿਲਮ ਕਾਰਲੇ ਦੋ ਹਜ਼ਾਰ ਤਿੰਨ ਸ਼ਾਮਿਲ ਸੀ ਤੇ ਫਿਲਮ ਰੋਮੀਓ ਐਂਡ ਜੂਲੀਅਟ ਵੀ ਹਾਂਜੀ ਤੇ ਉਹ ਇਟਲੀ ਦੇ ਵੇਰੋਨਾ ਵਿਖੇ ਖੇਡਦਾ ਖੇਡਦਾ ਹੈ ਤੇ ਮੋਂਟੇਗ ਅਤੇ ਕੈਪੁ ਕੈਪੁਕੈਪੁਲੇਟ ਨੌਕਰਾਂ ਵਿਚਕਾਰ ਇੱਕ ਸੜਕੀ ਝਗੜੇ ਨਾਲ ਸ਼ੁਰੂ ਹੁੰਦਾ ਹੈ, ਜੋ ਉਹ ਅਹ ਉਹਨਾਂ ਮਾਲਕਾਂ ਦੀ ਤਰ੍ਹਾਂ, ਜਿਹਨਾਂ ਦੀ ਉਹ ਸੇਵਾ ਕਰਦਾ ਹੈ, ਸਹੁੰ ਖਾਣ ਵਾਲੇ ਦੁਸ਼ਮਣ ਹਨ ਤੇ ਵ ਅਹ ਵੇਰੋਨਾ ਦੇ ਪ੍ਰਿੰਸ ਐਸ ਕਲਸ ਨੇ ਦਾਖਲ ਦਿੱਤਾ ਅਤੇ ਘੋਸ਼ਣਾ ਕੀਤੀ ਕਿ ਸ਼ਾਂਤੀ ਦੀ ਹੋਰ ਉਲੰਘਣਾ ਮੌਤ ਦੁਆਰਾ ਸਜ਼ਾ ਦਿੱਤੀ ਜਾਵੇਗੀ ਤੇ ਬਾਅਦ ਵਿੱਚ, ਕਾਉਂਟ ਪੈਰਿਸ ਆਪਣੀ ਧੀ ਜੂਲੀ ਜੂਲੀਅਟ ਨਾਲ ਵਿਆਹ

ਯੋਜਨਾਬੰਦੀ ਕੈਪੁਲੇਟ ਬਾਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ ਤੇ ਲੇਡੀ ਕੈਪੁਲੇਟ ਅਤੇ ਜੂਲੀਅਟ ਦੀ ਨਰਸ ਜੂਲੀਅਟ ਨੂੰ ਪੈਰਿਸ ਦੇ ਵਿਆਹ ਨੂੰ ਸਵੀਕਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਹੈ।

ਅਵ ਅਵ ਅਵਸਾਦ ਦੇ ਬਾਰੇ ਵਿੱਚ ਗੱਲ ਕੀਤੀ ਤੇ ਬੇਨਵੋਲੀਓ ਨੇ ਪਤਾ ਚਲਿਆ ਹੈ ਕਿ ਇਹ ਕੈਪੁਲੇਟ ਦਾ ਭਤੀਜਾ, ਰੋਮੀ ਅਹ ਰੋਸਲੀਨ ਰੋਸਲੀਨ ਨਾਮ ਵਿੱਚ ਇੱਕ ਕੁੜੀ ਨੂੰ ਕੁੜੀ ਦੇ ਨਾਲ ਅਣਉ ਅਣਉਚਿਤ ਮੋਹ ਦੇ ਉਪਚਾਰ ਬੈ ਅਹ ਬੇਨਵੋਲੀਓਨ ਦੇ ਮਰਕੁਟੀਓ ਦੁਆਰਾ ਅਨੂਨੀ ਅਹ ਅਨੁਨੇ ਕੀਤਾ ਤੇ ਰੋਮੀਓ ਰੋਜਰੋਸਲਿਨ ਨੇ ਮਿਲਣ ਦੇ ਮਿਲਣ ਤੋਂ ਉਮੀਦ ਕੈਪ ਕੈਪੁਲੇਟ ਹਾਊਸ ਦੇ ਵਿੱਚ ਗੇਂਦ ਵਿੱਚ ਭਾਗ ਲੀਤਾ ਤੇ ਹਾਲਾਂਕਿ, ਰੋਮੀਓ ਦੀ ਬਜਾਏ ਜੂਲੀਅਟ ਨੂੰ ਵੀ ਮਿਲਦਾ ਹੈ ਤੇ ਉਹ ਪਿਆਰ ਕਰਦੇ ਨੇ ਜੂਲੀਅਟ ਨੂੰ ਚਚੇਰਾ ਭਰਾ ਟਾਈਬਾਲਟ ਗੇਂਦ ਘੁਸਪੈਠ ਦੇ ਲਈ ਰੋਮੀਓ ਨੇ ਨਰਾਜ ਹੈਲੀ ਹਾਲਾਕਿ ਜੂਲੀਅਟ ਦੇ ਪਿਤਾ ਰੋਮੀਓ ਨੂੰ ਮਾਰਨ ਦੇ ਮਾਰਨ ਤੋਂ ਰੋਕਦੇ ਨੇ ਜੋ ਆਪਣੇ ਘਰ ਦੇ ਖੂਨ ਖਰਾਬ ਪਤਾ ਚਲਦਾ ਹੈ ਕੀ ਗੇਂਦ ਤੋਂ ਬਾਅਦ, ਅੱਜ ਅੱਜ ਵੀ ਬਾਲਕਨੀ ਦ੍ਰਿਸ਼ ਵਜੋਂ ਜਾਣਿਆ ਜਾਂਦਾ ਹੈ ਤੇ ਰੋਮੀਓ ਕੈਪੁ ਕੈਪੁਲੇਟ ਬਗੀਚੇ ਵਿੱਚ ਘੁਸ ਜਾਂਦਾ ਹੈ ਤੇ ਉੱਥੇ ਜੂਲੀਅਟ ਉਹਦੀ ਖਿੜਕੀ ਤੋਂ ਸੁਣਦਾ ਹੈ ਤੇ ਉਹਦੇ ਪਰਿਵਾਰ ਮਾ ਪਰਿਵਾਰ ਨੇ ਮੋਟਿਜੁ ਮ ਮੋਟੋਯੂਜ ਨੇ ਨਫ਼ਰਤ ਬਾਵਜੂਦ ਆਪਣੇ ਪਿਆਰ ਦਾ ਵਾਅਦਾ ਕਰਦਾ ਹੈ। ਰੋਮੀਓ ਨੂੰ ਖੁਦ ਜਾਣ ਰੋਮੀਓ ਉਸਨੂੰ ਖੁਦ ਜਾਣਦਾ ਹੈ, ਕੀ ਓਹਦੇ ਵਿੱਚ ਉਹਦਾ ਵਿਵਾਹ ਰਾਜੀ ਨਹੀਂ ਰਾਜੀ ਹੋ ਜਾਣਗੇ ਫਰੀਅਰ ਲੌਰੇਂਸ ਦੀ ਮਦਦ ਜੋ ਬੱਚੇ ਮਿਲਕੇ ਆਪਣਾ ਮਾਧਿਅਮ ਦੋਨੋ ਪਰਿਵਾਰ ਦੇ ਸਮਰਾਜਯਾ ਸਥਾਪਿਤ ਕਰਨ ਦੀ ਉਮੀਦ ਕਰਦਾ ਹੈ, ਤੇ ਉਹਨਾਂ ਨੇ ਅਗਲੇ ਦਿਨ ਚੋ ਅਹ ਚੁਪਕੇ ਤੋਂ ਆਪਣਾ ਵਿਵਾਹ ਲੀਤਾ ਉਨ੍ਹਾਂ ਨੇ ਕਰ ਲੈਂਦੇ ਨੇ ਟਾਈਬਾਲਟ, ਇਸ ਦੌਰਾਨ, ਅਜੇ ਵੀ ਗੁੱਸੇ ਵਿੱਚ ਸੀ ਕਿ ਰੋਮੀਓ ਕੈਪੁਲੇਟ ਬਾਲ ਵਿੱਚ ਘੁਸਪੈਠ ਕਰ ਗਿਆ ਸੀ ਤੇ ਉਸਨੂੰ ਇੱਕ ਡਬਲ ਅਹ ਡੁਅਲ ਲਈ ਚੁਣੌਤੀ ਦਿੱਤੀ ਕੀ ਰੋਮੀਓ, ਹੁਣ ਟਾਈਬਾਲਟ ਨੂੰ ਆਪਣਾ ਰਿਸ਼ਤੇਦਾਰ ਸਮਝਦਾ ਹੈ ਤੇ ਲੜਨ ਤੋਂ ਇਨਕਾਰ ਕਰਦਾ ਹੈ ਤੇ ਮਰਕਿਉ ਮਰਕਿਊਟਿਓ ਟਾਈਬਾਲਟ ਦੀ ਗੁਆਂਢ ਅਹ ਗੁੰਡਾਗਰਦੀ ਦੇ ਨਾਲ-ਨਾਲ ਰੋਮੀਓ ਦੀ ਨੀਚ ਅਧੀਨਗੀ ਤੋਂ ਨਾਰਾਜ਼ ਹੈ ਤੇ ਰੋਮੀਓ ਦੀ ਤਰਫੋਂ ਲੜਾਈ ਨੂੰ ਸਵੀਕਾਰ ਕਰਦਾ ਹੈ। ਮਰਕਿਉ ਮਰਕੁਟੀਓ ਘਾਤਕ ਜ਼ਖਮੀ ਹੋ ਜਾਂਦਾ ਹੈ ਜਦੋਂ ਰੋਮੀਓ ਲੜਾਈ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮਰਨ ਤੋਂ ਬਾਅਦ ਪਹਿਲਾਂ ਦੋਵਾਂ ਪਰਿਵਾਰਾਂ ਨੂੰ ਸ ਸਰਾਪ ਦਾ ਐਲਾਨ ਕਰਦਾ ਹੈ।

ਹਾਂਜੀ ਬੇਨਵੋਲੀਓ ਤਰਕ ਹੈ ਕਿ ਰੋਮੀਓ ਨੇ ਮਰਕੁਟੀਓ ਦੇ ਹੱਤਿਆ ਕਰਨ ਦੇ ਲਈ ਟਾਈਬਾਲਟ ਦੇ ਉੱਚਿਤ ਰੂਪ ਵਿੱਚ ਮਾਰਨ ਮਾਰਨ ਮਾਰਨਾ ਚਾਹੁੰਦਾ ਸੀ ਤੇ ਰਾਜ ਰਾਜਕੁਮਾਰ ਅੱਜ ਵੀ ਪਰਿਵਾਰ ਦੇ ਝਗੜੇ ਦੇ ਵਿੱਚ ਇੱਕ ਰਿਸ਼ਤੇਦਾਰਾ ਖੋ ਅਹ ਖੋ ਚੁੱਕਿਆ ਹੈ, ਰੋਮੀਓ ਨੂੰ ਵੇਰੋਨਾ ਦੇ ਭਾਗ ਲੈਂਦੇ ਦਿੰਦੇ ਨੇ ਤੇ ਅਗਰ ਵੇ ਹੁਣ ਵੇ ਹੁਣ ਵੀ ਲੋਟਦੇ ਹੈ ਤੇ ਉਹਦੀ ਮੌਤ ਦੀ ਸਜ਼ਾ ਦਿੱਤੀ ਜਾਏਗੀ, ਰੋਮੀਓ ਚੁਪ ਅਹ ਚੁਪਕੇ ਤੋਂ ਜੂਲੀਅਟ ਕਕਸ਼ ਰਾਤ ਬਿਤਾਉਂਦਾ ਤੇ ਜਿੱਥੇ ਕੀ ਆਪਣਾ ਵਿਵਾਹ ਪੂਰਾ ਕਰਦਾ ਹੈ, ਕੈਪੁਲੇਟ, ਜੂਲੀਅਟ ਦੁੱਖ ਦੀ ਗਲਤ ਵਿਆਖਿਆ ਕਰਦਾ ਹੈ, ਤੇ ਕਉ ਅਹ ਕਾਉਂਟ ਪੈਰਿਸ ਤੋਂ ਉਹਦੀ ਉਹਦਾ ਵਿਵਾਹ ਕਰਨ ਦੇ ਲਈ ਸਹਿਮਤ ਹੋ ਜਾਂਦਾ ਹੈ ਹੋਰ ਪੈਰਿਸ ਨੇ ਇਸ ਖੁਸ਼ਹਾਲ ਦੁਲਹਨ ਬਣਨ ਦੀ ਇਨਕਾਰ ਕਰਨ ਦੇ ਉਹਦੇ ਨਾਲ ਭਗ ਭਗ ਭਾ ਭੱਜ ਕਰਨ ਦੀ ਧਮਕੀ ਦਿੰਦਾ ਹੈ, ਭੰਗ ਕਰਨ ਦੀ ਧਮਕੀ ਦਿੰਦਾ ਹੈ, ਤੇ ਜਦ ਫਿਰ ਜਦ ਉਹ ਫਿਰ ਵੀ ਅਹ ਇਸ਼ੀਇਸ਼ੀ ਵਿਵਾਹ ਦੇਰੀ ਦੇ ਗੁਣਹਾਰ ਲਗਾਉਂਦੀ ਹੈ ਅਤੇ ਉਹਦੀ ਮਾਂ ਉਸਦੇ ਉਹਨੂੰ ਮਨਾ ਕਰ ਦਿੰਦੀ ਹੈ, ਮਤਲਬ ਇਹਦੇ ਵਿੱਚ ਆਹੀ ਕੀ ਓਨ ਉਹਨਾਂ ਦੀ ਕਹਾਣੀਆਂ ਬਾਰੇ ਦੱਸਿਆ ਹੋਇਆ ਹਨਾਂ ਕਾਫੀ ਉਹਨਾਂ ਦੀ movies ਵੀ ਬਣੀਆਂ ਨੇ ਰੋਮੀਓ ਐਂਡ ਜੂਲੀਅਟ ਦੀ ਉਹ ਮਤਲਬ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਹਨਾਂ ਤੇ ਉਹਨਾਂ ਦੇ ਕਈ ਘਰਦੇ ਮੰਨਦੇ ਨੇ ਕਈ ਨਹੀਂ ਮੰਨਦੇ ਨੇ ਹਾਂਜੀ ਬਿਲਕੁਲ ਜੀ ਕਿੰਨੀ ਵਧੀਆ ਏ story ਦੱਸਿਆ ਹਨਾਂ ਇਹਨਾਂ ਦੋਨਾਂ ਦੀ ਪਾਰਟ ਵਿੱਚ ਉਹ ਆਪਣੇ ਆਪਣੇ ਵਿਆਹ ਨੂੰ ਪੂਰਾ ਵੀ ਕਰਦੇ ਨੇ

ਹਾਂਜੀ thank you ਜੀ ਮੈਨੂੰ ਸਾਰਾ ਕੁੱਝ ਸਮਝ ਆ ਗਿਆ

ਠੀਕ ਹੈ ਜੀ ਹਾਂਜੀ ਰੋਟੀ ਜੇਮਸਰੀ ਜਲਸਰੀ ਬਸਤਜੀ ਕਿ ਹਾਲ ਜੇ ਵਧਿਆ ਵਧਿਆ ਤੁਸੀਂ ਸੁਣਾਓ ਠੀਕ ਠਾਕ ਹੋ ਹਾਂ ਠੀਕ ਠਾਕ ਤੈਨੂੰ ਵਧਾਇਆ ਹੋਏ ਤਾਂਨੂੰ ਦੋਤੀਆਂ

ਹਾਂਜੀ ਦੀਦੀ ਘਰ ਪੋਤਰਾ ਹੋਇਆ ਹਾਂਜੀ ਕੇਡੇ ਹਸਪਤਾਲ ਹੋਇਆ ਏ ਬਬਰੀ ਹੌਸਪੀਟਲ ਬਬਰੀ ਹਸਪਤਾਲ

ਚਾਲ ਵਧਿਆ ਅੱਛਾ ਕਿੰਨੇ ਦਿਨਾਂ ਦਾ ਹੋਗਿਆ ਅਜ ਅੱਜ ਹੋਗਿਆ ਜੀ ਏ sunday ਦਾ

ਹਾਂਜੀ ਤੇ ਅਗੇ ਘਰ ਕੇ ਹਸਪਤਾਲ ਹੀ ਅਜੇ ਨਈ ਘਰ ਆਗੇ ਹੋਣ ਕਲ ਆਗੇ ਸੀ ਘਰੇ ਹਾਂਜੀ ਤੇ ਹੋਰ ਓਦੇ ਨਾਨਕਿਆਂ ਚੋ ਕੌਣ ਕੌਣ ਆਇਆ ਉਦੇ ਨਾਨਕਿਆਂ ਚੋ ਓਹਦੇ ਮਾਮੂ ਓਹਦੀ ਨਾਨੀ

ਓਦੀ ਨਾਨੀ ਓਹਦੇ ਮਾਮੂ ਤੇ ਮਾਸੀ ਹਮ